ਹਮ ਬਹੁਤ ਬੁਰਾ ਹਾਲ ਮਤਲਬ ਮਰੀਜ ਵੀ ਇੰਨੇ ਜ਼ਿਆਦਾ ਵਧ ਦਿਨ ਬਰ ਦਿਨ ਵਧੀ ਜਾ ਰਹੇ ਆ ਹਾਂ ਦੇਖੋ ਡਰ ਲੱਗਦਾ ਕੀ ਕੁਦ ਵੈਸੇ ਵੀ ਚੱਲੋ ਕੁਦ ਆਪਾਂ ਬਾਹਰ ਤਾਂ ਜਾ ਹੀ ਸਕਦੇ ਆਂ ਪਰ ਵੀ ਡਰ ਲੱਗਦਾ ਕੀ ਹਾਏ ਜੇ ਇੱਕ ਤੋਂ ਦੂਜੇ ਨੂੰ ਕਿਸ ਤਰ੍ਹਾਂ ਕਿੰਨੀ ਜਲਦੀ ਹੋ ਰਿਹਾ

ਤੇ ਕੀਤੇ ਹਨਾ ਮਤਲਬ ਕੀ ਬਾਹਰ ਦਾ ਮਹੋਲ ਇੰਨਾ ਜ਼ਿਆਦਾ ਖਰਾਬ ਹੋਇਆ ਬੱਚਿਆਂ ਦੀ ਪੜਾਈ ਦਾ ਬੱਚੇ ਘਰ ਬੈਠੇ ਨੇ ਤੇ ਬੱਸ ਘਰੇ ਬੈਠੇ ਰਹੋ ਸਾਰਾ ਦਿਨ ਹੋਰ ਉਹ ਕੋਈ ਕੰਮ ਮਤਲਬ ਹੈ ਵੀ ਨੀ ਵੀ ਹਾਂ ਵੀ ਕੋਈ ਬੰਦਾ ਕੰਮੇ ਹੇ ਕਰ ਲਵੇ

pass ਹੋ ਰਿਹਾ ਬੰਦਾ TVਵੀ ਕਿੰਨਾ ਕ ਦੇਖ ਲਵੇ ਸੱਚੀ ਗੱਲ ਏ ਸਾਰਾ ਦਿਨ ਚ ਮੈਂ ਚਾਰ ਫ਼ਿਲਮਾ ਦੇਖਦੀ ਆਂ ਵਿਹਲੀ ਬੈਠੀ

ਚਾਰ ਫਿਲਮਾਂ ਦਿਨ ਚ ਦੇਖਦੀ ਆ ਰਾਤ ਨੂੰ ਵੀ ਫਿਰ ਨੀਂਦ ਨਹੀਂ ਆਉਂਦੀ ਫਿਰ ਰਾਤ ਨੂੰ ਦੇਖੀ ਜਾਓ ਬੱਸ TV

ਹੋਰ ਕਰੋਨਾ ਦੇ ਵਿੱਚ ਹੋਰ ਦੀਦੀ ਮਤਲਬ ਹੋਰ ਕੀ ਕੀ ਕਰਦੇ ਹੁਨੇ ਆ ਤੁਸੀਂ ਘਰੇ ਬੱਸ ਕਰਨਾ ਕੀ ਏ ਸਾਰਾ ਦਿਨ TV ਦੇ ਦੁਆਲੇ ਬੱਸ ਖਾ ਲਿਆ ਉਠੇ ਉਠ ਕੇ ਰੋਟੀ ਬਣਾ ਲਈ ਖਾਲੀ ਤੇ ਫੇਰ ਚਲੋ ਫਿਰ TV ਕੋਲ ਫੇਰ ਫੇਰ ਉੱਠੋ ਟੇਮ ਹੋ ਗਿਆ

ਫਿਰ TV ਕੋਲ ਸਾਰਾ ਦਿਨ ਆਹੀ ਕੁੱਝ ਬੱਚਿਆਂ ਦੀ ਪੜਾਈ ਪੜੁਈ ਦਾ ਵੀ ਹੁਣ ਕੁੱਝ

ਕੁੱਝ ਨਵਾਂ ਨੁਵਾਂ ਨਹੀਂ ਸਿੱਕਖਿਆ ਕੁੱਝ ਕਰੋਨਾ ਚ ਕਰੋਨਾ ਚ ਨਵਾਂ ਸਿੱਖ ਤਾਂ ਲਿਆ ਹੁਣ ਬੱਸ ਨਵੀਂ ਨਵੀਂ ਕੁੱਛ ਕੋਈ ਨਾ ਕੋਈ ਚੀਜ਼ ਬਣਾ ਲਈ ਦੀ ਏ ਘਰੇ ਬੈਠੇ ਹੋਰ ਕੀ ਮੋਟੇ ਹੋਈ ਜਾਣੇ ਆ

ਇਹ ਤਾਂ ਹੈ ਵਜਣ ਵਧੀ ਜਾ ਰਿਹਾ ਹੋਰ ਕਿਉਂਕਿ ਘਰਾਂ ਕੰਮ ਨਹੀਂ ਹੈਗਾ ਹੁਣ ਪਹਿਲਾਂ ਆਪਾਂ ਰੋਟੀ ਖਾਂਦੇ ਸੀਗੇ ਆਪਾਂ ਕੰਮ

ਹਮ ਮੈਂ ਵੀ ਚਾਰ ਦਿਨ ਜਾਂਦੀ ਸੀਗੀ ਤੇ ਉਸ ਦਿਨ ਜਿਸ ਦਿਨ ਦੀਆਂ ਛੁੱਟੀਆਂ ਹੋਈਆਂ ਘਰੇ ਬੈਠੇ ਆਂ ਹੁਣ ਬੱਸ ਇੱਦਾਂ ਹੀ ਵੀ ਜਿੱਦਾਂ ਲੱਗਦਾ ਵੀ ਜਿੱਦਾਂ ਜਿੱਦਾਂ ਚਲਾਈ ਚਲੁਈ ਖਤਮ ਹੀ ਹੋਈ ਪਈ ਏ ਹਮ ਵੀ ਇੱਕ ਤਰੀਕੇ ਦੇ ਵੀ ਆਪਾਂ ਕੈਦ ਜੇ ਹੋਗੇ ਹਣਾ

ਹਾਂ ਟੀਕਾ ਇੱਕ ਲਗਵਾ ਲਿਆ ਦੂਸਰਾ ਲੱਗਣਾ ਇੱਕ ਮਹੀਨੇ ਬਾਅਦ ਹਾਂ ਮੇਰੇ ਵੀ ਦੋ ਦੂਜਾ ਲਲੱਗਣਾ ਇੱਕ ਤਾਂ ਮੈਂ ਹਲੇ ਲਵਾਇਆ ਹੀ ਆ

ਬੱਸ ਦੀਦੀ ਆਹੀ ਰੋਟੀ ਪਕਾ ਲਈ ਖਾਲੀ ਕੋਈ ਕੰਮ ਹੈਗਾ ਕਰ ਲਿਆ ਨਹੀਂ ਨਾਂ ਸਹੀ ਨਹੀਂ TV ਮੁਹਰੇ ਬੈਠ ਜੋ

ਘਰੇ ਲੜਾਈ ਬਹੁਤ ਜ਼ਿਆਦਾ ਕਦੇ ਭੈਣ ਨਾਲ ਲੜਾਈ ਭਰਾ ਨਾਲ ਲੜਾਈ or ਉੱਪਰ ਤੇ ਸਾਰੇ ਘਰੇ ਹੁਨੇ ਆਂ ਅਰ ਗਾਹ ਪਈ ਜਾਂਦਾ ਪੂਰਾ ਪੂਰੇ ਮਤਲਬ ਕਹਿੰਦੇ ਇੱਦਾਂ ਹੈ ਕੀ ਚਲੋ ਇੰਨਾ ਟੇਮ ਤੋਂ ਆਪਾਂ ਘਰੇ ਰਹਿੰਦੇ ਵੀ ਨੀ

ਸਾਰਾ ਦਿਨ ਆਪਾਂ ਬਾਹਰ ਰਹਿੰਦੇ ਸੀ ਕੰਮ ਕਰਦੇ ਸੀਗੇ ਹੁਣ ਇੰਨਾ ਕੇ ਬੀ ਬੀ ਹੁਣ ਚੱਲ ਘਰ ਘਰਦਿਆਂ ਦੇ ਵਿੱਚ ਟੇਮ ਨਿਕਲ ਜਾਂਦਾ ਏ

ਇਹ ਆ ਵੀ ਘਰਦਿਆਂ ਨਾਲ ਵੀ time spend

ਤੇ ਬ case ਕਿੰਨੇ ਵੱਧੇ ਪਏ ਨੇ ਹੁਣ ਬਹੁਤ ਜ਼ਿਆਦਾ ਦੀਦੀ ਬਹੁਤ ਮਤਲਬ news ਚ ਦਿਖਾ ਰਹੇ ਨੇ ਕਿੰਨੇ ਲੋਕਾਂ ਦੀ ਮੌਤ ਹੋ ਰਹੀ ਏ ਕਈਆਂ ਨੂੰ ਤਾਂ ਮਤਲਬ

ਬਹੁਤ ਜ਼ਿਆਦਾ ਅਹ ਚੱਲਿਆ ਪਿਆ ਮੈਂ ਤੇ ਆ ਜਿਸ ਦਿਨ ਪਹਿਲਾਂ ਪਹਿਲਾਂ ਮੈਂ ਸੁਣਿਆ ਸੀਗਾ ਜਦੋਂ ਆਪਣਾ ਹੋਇਆ ਸੀਗਾ ਚੀਨ ਚ

ਹਾਂ ਕੱਲ ਮੈਂ hospital ਗਈ ਸੀਗੀ ਉੱਥੇ ਮੈਂ ਦੇਖਿਆ ਮੈਨੂੰ ਜਾਂਦਿਆਂ ਪਹਿਲਾਂ ਉਹਨਾ ਨੇ ਤਾਂ ਕਰੋਨਾ test ਕਰ ਲਿਆ ਤੇ ਮੈਂ ਤਾਂ ਡਰ ਗਈ ਪਹਿਲਾਂ ਤਾਂ ਜਾਵਾਂ ਹੀ ਨਾ

ਜਾਵਾਂ ਹੀ ਨਾਂ ਬੀ ਮੈਨੂੰ ਇਹ ਸੀਗਾ ਕੀ ਸਰਕਾਰੀ ਚ ਜਾਵਾਗੇ ਤੇ ਫਿਰ ਆਪਣਾ ਕਰੋਨਾ test ਤਾਂ ਉਹਨਾ ਨੇ ਕਰ ਦੇਣਾ ਏ

ਤੇ private ਜਾਨੇ ਆਂ ਪਰ private ਗਏ ਉੱਥੇ ਵੀ ਉਹਨਾਂ ਨੇ ਕਰ ਦਿੱਤਾ ਸੀਗਾ

test ਪਰ ਇੰਨਾ ਡਰ ਲੱਗੇ ਕੀ ਕੀਤੇ case ਨਾ ਫੜ ਲੈਣ ਹੁਣ ਤਾਂ ਪੰਦਰਾਂ ਦਿਨ ਰੱਖਦੇ ਨੇ ਉੱਥੇ ਅੰਦਰ

ਵੀ ਨੀ ਨਿਕਲ ਹੁੰਦਾ ਫੇਰ ਤਾਂ ਹਾਂ ਤੇ ਮੇਰੇ ਤਾਂ ਆਪ ਦਰਾਨੀ ਦੇ ਬੇਟੇ ਦੇ ਨਿਕਲ ਆਇਆ ਸੀਗਾ ਉਹ ਵੀ ਉਹਨੂੰ ਮਾੜੀ ਜੀ ਖਾਂਸੀ ਜ਼ੁਕਾਮ ਹੀ ਸੀਗਾ ਵੈਸੇ

ਤੇ ਉਹ ਵੀ ਫਿਰ ਪੰਦਰਾਂ ਦਿਨ ਮਤਲਬ ਕੀ ਮੈਨੂੰ ਤੇ ਪਤਾ ਹੀ ਨਹੀਂ ਸੀ ਹੈਗਾ ਕੀ ਮਤਲਬ ਕੀ ਇਹਨੂੰ ਵੀ ਹੈਗਾ ਏ

ਤੇ ਕੁਦਤਰੀ ਮੈਂ ਕਿਹਾ ਬੀ ਮੈਂ ਉਹ ਬੇਟੇ ਨੂੰ ਕਿਹ ਮੈਂ ਕਿਹਾ ਬੀ ਤੂੰ ਇੰਨੇ ਦਿਨ ਹੋ ਗੇ ਅੱਜ ਤੂੰ ਅੰਦਰੋਂ ਬਾਹਰ ਨਹੀਂ ਨਿਕਲ ਰਿਹਾ ਹੈਗਾ ਤੇ ਬੀ ਤੂੰ ਹਨਾ ਬਾਹਰ ਤੇ ਚੱਲ ਅਸੀਂ ਵੀ ਨਹੀਂ ਨਿਕਲ ਰਹੇ ਸੀਗੇ

ਤੇ ਕਹਿੰਦਾ ਮੰਮਾ ਤੁਹਾਨੂੰ ਨਹੀਂ ਪਤਾ ਹੈਗਾ ਕੀ ਮੈਨੂ ਕਰੋਨਾ ਮੈਂ ਮੈਂ ਤੇ ਮੈਂ ਤੇ ਇੱਕ ਦਮ ਡਰ ਗਈ ਮੈਂ ਕਿਹਾ ਤੈਨੂੰ ਬੀ ਮਤਲਬ ਤੈਨੂੰ ਹੋ ਸਕਦਾ ਘਰ ਵਿੱਚ

member ਨੂੰ ਹੋ ਸਕਦਾ ਤੇ ਫਿਰ ਸਾਨੂੰ ਵੀ ਹੋ ਸਕਦਾ ਮੈਂ ਤੇ ਇੰਨਾ ਡਰ ਗਈ ਉਧਨ ਦੀ ਮੈਨੂੰ ਤੇ ਏਂ ਲੱਗਦਾ ਕੀ ਮੈਂ ਤੇ ਮਤਲਬ ਕੀ ਖਾਵਾਂ ਵੀ ਨਾ ਕੁੱਝ ਮੈਨੂੰ ਮੈਨੂ ਇੰਨਾ ਡਰ ਲੱਗ ਰਿਹਾ

ਤਾਂ ਮਾੜੀ ਜੀ ਖੰਘ ਜ਼ੁਕਾਮ ਵੀ ਹੁੰਦਾ ਏਂ ਲੱਗਦਾ ਵੀ ਕੀਤੇ ਸਾਨੂੰ ਕਰੋਨਾ ਹੀ ਨਾਂ ਨਿਕਲੇ ਆਵੇ ਹਾਂ ਮਤਲਬ ਕੇ ਇਹ ਗਲੇ ਚ ਨਾ ਉੱਦਾਂ ਹੀ ਮਾੜਾ ਜਾ ਕੁਦਰਤੀ ਮਾੜੀ ਮਾੜੀ ਜੀ ਹਵਾ ਜੀਓ ਜਿਦਾਂ ਨੱਕ ਰਾਹੀਂ ਚੱਲਦੀ ਹਵਾ ਹੀ ਜਾਂਦੀ ਏ ਇੰਨਾ

ਕੀ ਹਾਏ ਪਤਾ ਨਹੀਂ ਇੱਦਾਂ ਕਿਉਂ ਹੋਇਆ ਸਾਂਹ ਧੱਕੇ ਨਾਲ ਹੀ ਔਖਾ ਹੋਣ ਲੱਗ ਜਾਂਦਾ ਹਾਂ ਮਤਲਬ ਬਹੁਤ ਮਤਲਬ ਬੁਰਾ ਹਾਲ ਆ ਸਾਰੇ ਮਤਲਬ ਦੁਨੀਆ ਹਿਲਾ ਕੇ ਰੱਖਤੀ ਕਰੋਨਾ ਨੇ ਜ਼ਿਆਦਾ ਮੈਂ ਸਨ ਸਾਨੂੰ ਮੇਰੇ ਮਾਸੀ ਜੀ ਦੀ ਬੇਟੀ ਦਾ ਫੋਨ ਆਇਆ ਸੀਗਾ ਕਹਿੰਦੇ ਸਾਡੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਸੀਲ ਕੀਤਾ ਗਿਆ ਪਿੰਡ ਮਤਲਬ ਕੀ ਨਾ ਕੋਈ ਬਾਹਰ ਦਾ ਬੰਦਾ ਪਿੰਡ ਚ ਆ ਸਕਦਾ

ਵੀ ਇੰਨਾ ਇੰਨਾ ਵੈਸੇ ਕਦੇ ਹੋਇਆ ਨਹੀਂ ਸੀ ਹੈਗਾ ਇਹ ਤਾਂ ਕਰਫਿਊ ਨਾਲੋਂ ਵੀ ਵੱਧ ਕੇ ਲੱਗਾ ਹੋਇਆ ਹਾਂ ਕਰਫਿਊ ਵੀ ਹਲੇ ਮਤਲਬ ਆਪਾਂ ਪਿੰਡ ਘਰ ਤੋਂ ਬਾਹਰ ਤਾਂ ਨਿਕਲ ਜਾਂਦੇ ਆ ਕਰਫਿਊ ਚ

ਡਰ ਦੇ ਨਾਲ ਲੋਕ ਅੰਦਰਾਂ ਚੋਂ ਨੀ ਬਾਹਰ ਨੀ ਨਿਕਲ ਰਹੇ ਹੈਗੇ ਤੇ ਸੁਣਿਆ ਜਿਹੜਾ ਅਮ੍ਰਿਤਸਰ ਵਾਲਾ ਮਤਲਬ ਕੇ ਆ ਹੁਣ case ਨਿਕਲਿਆ ਅਮ੍ਰਿਤਸਰ ਦੇ ਪਾਠੀ ਸਿੰਘ ਦਾ ਮਤਲਬ ਕੀ ਉਹ ਦਾਖਲ ਆ ਉਥੇ

hospital ਤੇ ਉਹਨੂੰ ਮਤਲਬ ਕੇ ਪਹਿਲਾਂ ਉਹ ਵੇਖ੍ਲੋ ਉੱਦਾਂ ਹੀ ਘਰੋਂ ਗਿਆ ਏ ਕਹਿੰਦਾ ਕੀ ਮੈਨੂੰ ਖੰਘ ਜ਼ੁਕਾਮ ਹੈ ਮਾੜਾ ਮੋਟਾ ਕੀ ਹਨਾ ਮੈਂ ਨਾ ਦਵਾਈ ਲੈਕੇ ਆਉਨਾ ਵਾਂ

ਉੱਥੇ ਜਾ ਕੇ ਜਦੋਂ ਉਹਨਾ ਨੇ ਦੇਖਿਆ ਕੀ ਉਹਨਾਂ ਨੂੰ ਕਰੋਨਾ ਦਾ ਕਰ ਦਿੱਤਾ ਉਸ ਤੋਂ ਬਾਅਦ ਉਹਨਾ ਨੇ ਕਹਿਤਾ ਵੀ ਬੇਟੇ ਨੂੰ ਕਿਹ ਤਾ ਵੀ ਤੁਸੀਂ ਘਰ ਜਾਓ ਇਹਨਾ ਨੂੰ ਅਸੀਂ ਪੰਦਰਾਂ ਦਿਨ ਇੱਥੇ ਹੀ ਰੱਖਣਾ

ਮਤਲਬ ਕਿ ਮਿਲਣ ਤੱਕ ਵੀ ਨਹੀਂ ਦਿੰਦੇ ਹੈਗੇ ਵੀ ਘਰ ਦੇ ਮਿਲ ਲੈਣਗੇ ਜਾਂ ਕਿਸ ਤਰ੍ਹਾਂ ਹਨਾ

ਤੇ ਆਪਣਾ ਤਾਂ ਦਿਨ ਰਾਤ ਬੱਸ ਇਹੀ ਰੱਬ ਅੱਗੇ ਹੱਥ ਜੋੜਦੀ ਆ ਪਈ ਆਂ ਵੀ ਹਾਏ ਰੱਬਾ ਜਿਹਨਾ ਨੂੰ ਵੀ ਏਦਾਂ ਬੁਖਾਰ ਹੋ ਰਿਹਾ ਉਹਨਾ ਦੀ ਰੱਖਿਆ ਕਰਨੀ ਪਰਮਾਤਮਾ ਆਪੇ ਹੀ ਹਨਾ

ਬੱਚਿਆਂ ਦੇ ਬੱਚੇ ਵੀ ਡਰੇ ਪਏ ਨੇ ਸਹਿਮੇ ਪਏ ਨੇ ਅੰਦਰ ਬੈਠ ਬੈਠ ਕੇ ਉਹੀ ਗੱਲ ਆ ਜਿਹੜੇ ਘਰਦੇ main ਜੀਅ ਨੂੰ ਹੀ ਹੋ ਜਾਵੇ

ਫਿਰ ਅੱਛਾ ਮਹਿੰਗਈ ਵੀ ਇੰਨੀ ਜ਼ਿਆਦਾ ਏ ਕੀ ਮਤਲਬ ਕੀ ਹਣਾ ਤੇ ਇਹ ਵੀ ਨੀ ਸਮਝ ਆਉਂਦੀ ਹੈਗੀ ਕੀ ਫਿਰ ਹੁਣ ਅੱਗੇ ਬਣੇਗਾ ਕੀ

ਕਿਸ ਤਰ੍ਹਾਂ ਮਤਲਬ ਕਿ ਖਰਚਾ ਕਿੱਦਾਂ ਚਲਾਨਾ ਆਪਣੇ ਘਰਦਾ ਉਹੀ ਗੱਲ ਆ ਦੀਦੀ ਹੁਣੇ ਖਰਚਾ ਚਲਾਉਣ ਔਖਾ ਹੋਇਆ ਪਿਆ ਇੰਨੀ ਮਹਿੰਗੀ ਚੀਜ ਮਤਲਬ ਵੀ ਦੁਕਾਨ ਦਾਰ ਵੀ ਆਪਣਾ ਸੋਚਦੇ ਨੇ ਦੁਕਾਨਦਾਰਾਂ ਨੂੰ ਤੇ ਸਗੋਂ ਉਹਨਾਂ ਨੂੰ ਫਾਇਦਾ ਹੋਇਆ ਪਿਆ

ਇਹਨਾ ਨੂੰ ਤਾਂ ਚੀਜ ਦੀ ਜਰੂਰਤ ਆ ਇਹਨਾ ਨੇ ਤਾਂ ਲੈਣੀ ਹੀ

ਹੁਣ ਦੁਕਾਨਦਾਰਾਂ ਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਕੀ ਉਹਨਾ ਨੇ ਘਰ ਘਰ ਹੁਣ ਆਪਣੇ bike ਤੇ ਜਾਂ ਇੱਕ ਉਹਨਾਂ ਨੇ ਆਪਣਾ auto ਰੱਖ ਲਿਆ

ਉਹ ਸਮਾਨ ਆਪਣਾ ਰੱਖਦੇ ਨੇ ਤੇ ਘਰ ਘਰ ਸਮਾਨ ਪੁਹੰਚਾਉਂਦੇ ਪਏ ਨੇ

ਇਹਨਾਂ ਨੇ ਉਹ double rate ਲੱਗਾ ਕੇ ਪੁਹਚੰਦੇ ਨੇ

ਹੈਗਾ ਕੀ ਚੱਲੋ ਕੋਈ ਗੱਲ ਨਹੀਂ ਹੈਨਾ ਇੰਨਾ ਵੱਡਾ ਦੁਨੀਆਂ ਤੇ

ਬੀਮਾਰੀ ਚੱਲੀ ਏ ਕੋਈ ਪਤਾ ਨਹੀਂ ਟੇਮ ਦਾ ਕਿਦਾਂ ਦਾ ਟੇਮ ਸਕੇ ਸਾਡੇ ਤੇ ਉਹ ਇਹ ਵੀ ਨਹੀਂ ਡਰ ਰਹੇ ਹੈਗੇ ਕੀ ਇਹ

ਥੋੜਾ ਜਾ ਇਹ ਸੋਚੋ ਵੀ ਅਸੀਂ ਹਨਾ ਕਿਸੇ ਦਾ ਭਲਾ ਕਰਲੋ ਥੋੜਾ ਜਾ

double rate ਨਾਲ ਸਮਾਨ sale ਕਰ ਰਹੇ ਨੇ ਆਪਣਾ ਉਹ ਵੀ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਹਾਂ ਤੇ ਦੁਕਾਨਦਾਰ ਵੀ ਉਹ ਇਹ ਕਰਦੇ ਨੇ ਵੀ ਤੁਹਾਨੂੰ ਇਸ ਟੇਮ ਤਾਂ ਅਹ ਮਤਲਬ ਸਾਥ ਦੇਣਾ ਚਾਹੀਦਾ ਵੀ ਹਾਂ ਇੰਨਾ ਮਤਲਬ ਦੁਨੀਆਂ ਤੇ ਕਿੰਨਾ ਕੁੱਝ ਹੋ ਗਿਆ ਹਨਾ ਉਹ ਡਰ ਇਸ ਚੀਜ਼ ਤੋਂ ਡਰ ਹੀ ਨਹੀਂ ਰਹੇ ਹੈਗੇ ਵੀ ਇੰਨਾ ਵੱਡਾ ਕਿਹ ਜੇ ਸਾਡੇ ਤੇ ਵਾਪਰ ਜਾਵੇ ਸਾਡੇ ਤੇ ਆ ਜਵੇ

ਕੀ ਅਸੀਂ ਇਕੱਠਾ ਕਰ ਲੀਏ ਜਿੰਨਾ ਵੀ ਸਗੋਂ ਇਸ ਚੀਜ਼ ਦਾ ਇਸ ਮੋਕੇ ਦਾ ਫਾਇਦਾ ਉਠਾ ਰਹੇ ਨੇ ਉਹ ਹਾਂ ਮਤਲਬ ਹੁਣ ਘਰੇ ਵੀ ਸਾਰੇ ਮਤਲਬ ਬੈਠੇ ਨੇ ਕੰਮਾ ਕੋਈ ਕਮਾਈ ਨੀ ਹੈਗੀ ਮਾੜੇ ਮੋਟੇ ਜਿਹੜੇ ਬੰਦਾ ਜੋੜ ਉਹ ਵੀ ਲੱਗ ਗਏ ਸਾਨੂੰ ਤਾਂ ਹੁਣ ਇੱਦਾਂ ਹੋਇਆ ਪਿਆ ਕੀ ਹਾਏ ਕੋਈ ਘਰ ਹੀ ਇੱਦਾਂ ਦਾ ਕੋਈ ਕੰਮ ਲਿਆਦੇ ਜਿਹੜੇ ਨਾਲ ਬੰਦਾ ਹਨਾ ਆਪਣਾ ਖਰਚਾ ਘਰ ਦਾ ਚਲਾਉਣ ਜੋਗਾ ਹੋਜੇ ਆਪਣੀਆਂ ਚੀਜ਼ਾਂ ਦਾ ਆਪਾਂ ਨੂੰ ਤਾਂ ਇਹੀ ਉਹ ਸੀ ਆਪਾਂ ਤੇ ਆਪ ਇੱਕ ਨਿੱਕੀ ਮੋਟੀ job ਕਰਦੇ ਏਂ

ਤੇ ਜੇ ਹੁਣ ਆਪਾਂ ਕਿੰਨੇ ਦਿਨ ਤੋਂ ਆਪਾਂ ਦਸ ਪੰਦਰਾਂ ਦਿਨ ਤੋਂ ਆਪਾਂ ਘਰੇ ਬੈਠੇ ਆਂ ਹੁਣ ਤੇ ਇਹੀ ਸੋਚ ਵੱਡ ਵੱਡ ਖਾਈ ਜਾ ਰਹੀ ਏ ਕੀ ਹਾਏ ਅਸੀਂ ਕਿੱਦਾਂ ਕਰਾਂਗੇ

ਅੱਗੇ ਟੈਮ ਕਿੱਦਾਂ ਨਿਕਲੇ ਗਾ ਪਰ ਟੇਮ ਦਾ ਕੋਈ ਪਤਾ ਨਹੀਂ ਹੈਗਾ ਕੀ ਹਣਾ ਸਾਡੇ ਨਾਲ ਕੀ ਬਣਨਾ ਹੈਗਾ ਸਾਡੇ ਸ਼ਰੀਰ ਤੇ ਕੀ ਬਣਨਾ ਪਰ ਅੱਗੇ ਦੀ ਸੋਚ ਤਾਂ ਖਾ ਹੀ ਰਹੀ ਏ ਬੀ ਹਾਏ ਅਸੀਂ ਕਿੱਦਾਂ ਖਰਚਾ ਚਲਾਵਾਂਗੇ ਹਾਂ ਮਤਲਬ ਜਿਹਨੇ daily ਦਾ ਕਮਾ ਕੇ ਖਾਣਾ ਉਹਦੇ ਕਿੰਨਾ ਔਖਾ ਏ ਅਹ ਇਹ ਚੀਜ਼ਾਂ ਤਾਂ ਚੱਲੋ ਉਹ ਤਾਂ ਜਿਹੜਾ ਕੀ ਤਗੜਾ ਏ ਜਾਂ ਜਿਹਦੇ ਕੋਲ ਪੈਸਾ ਏ ਜਾਂ ਜਿਹਦੀ ਸਰਕਾਰੀ job ਹੈ ਉਹਨਾ ਨੂੰ ਵੀ ਤਨਖਾਹ ਪੈ ਜਾਣੀ ਏ

ਖੁਦ ਦਾ ਉਹ ਕਰਨ ਵਾਲੇ ਉਹਨਾ ਲਈ ਸਭ ਤੋਂ ਜਿਆਦਾ ਇਹ ਜਿੰਨਾ ਮਰਜੀ ਜਿਹੜਾ ਮਰਜੀ ਕੀ ਬਿਮਾਰੀ ਆਜੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਜੇ ਕੀ ਜਿਹੜੇ ਨਾਲ ਪੰਜਾਬ ਮਿੰਟ ਚ ਬੰਦ ਕਰ ਦਿੰਦੇ ਨੇ

ਇਸ ਚੀਜ ਤੋਂ ਸਭ ਤੋਂ ਵੱਡਾ ਨੁਕਸਾਨ ਗਰੀਬ ਜੰਤਾ ਨੂੰ ਜਿਹੜੀ ਰੋਜ ਕਮਾਕੇ ਖਾਣ ਵਾਲੇ ਉਹਦੇ ਲਈ ਜਿਆਦਾ ਔਖਾ

ਜਿਹਨਾ ਨੇ ਇੱਕ ਕੱਲਾ ਹੀ ਕੱਲਾ ਬੰਦਾ ਘਰ ਚ ਕਮਾਉਣ ਵਾਲਾ

ਬਾਹਰ ਨਹੀਂ ਨਿਕਲਦਾ ਤੇ ਫਿਰ ਉਹਨਾ ਨੇ ਵੀ ਕੀ ਕਮਾਈ ਏ ਦੁਕਾਨਦਾਰਾਂ ਨੂੰ ਜਰੂਰ ਫਾਇਦਾ ਹੋਇਆ ਪਿਆ ਵੀ ਦੁਕਾਨਦਾਰ ਆਪਣੇ ਘਰ ਬੈਠੇ ਵੀ sale ਕਰੀਂ ਜਾਂਦੇ ਨੇ

ਜਿਹੜੇ ਦੂਜੇ ਨੇ ਲੋਕ ਆਮ ਜਨਤਾ ਜਿੱਦਾਂ ਕੀ ਫ਼ੈਕਟਰੀਆਂ ਬੰਦ ਹੋਈਆਂ ਪਈਆਂ ਨੇ

ਤੇ ਆਪਣਾ ਜਿਹੜੇ ਛੋਟੇ ਮੋਟੇ ਕਾਰੋਬਾਰ ਸੀ ਉਹ ਸਾਰੇ ਠੱਪ ਹੋ ਗਏ ਹੋਏ ਨੇ ਬੰਦ ਹੋਏ ਪਏ ਨੇ ਤੇ ਉਹਨਾਂ ਲਈ ਜਿਆਦਾ ਔਖਾ ਔਖਾ ਹੀ ਹੋਇਆ ਪਇਆ ਸਾਡੇ ਵਰਗਿਆਂ ਲਈ

ਬੱਚੇ ਤਾਂ ਵਿਚਾਰੇ ਅਹ ਬੱਚੇ ਇੱਕ ਬਾਰ ਪਾਸੇ ਤੋਂ ਖੁਸ਼ ਵੀ ਹੋਏ ਪਏ ਨੇ ਕੀ ਚਲੋ ਵਧੀਆ ਅਸੀਂ ਸਕੂਲ ਤੋਂ

ਪਰ ਜ਼ਿਆਦਾਤਰ ਤੇ parents ਨੂੰ ਜ਼ਿਆਦਾ ਫਿਕਰ ਹੋਇਆ

ਹਾਂ ਮਤਲਬ ਕੀ ਇੱਦਾਂ ਹੈ ਵੀ ਉਹਨਾ ਨੂੰ ਅੱਗੋਂ ਬੱਚਿਆਂ ਦੇ ਭਵਿੱਖ ਬਾਰੇ ਵੀ ਜੇ ਕੀ ਬੱਚੇ ਸਾਡੇ ਪੜ੍ਹਨ ਹੀ ਨਾ ਤੇ ਫੇਰ ਅੱਗੋਂ ਕਰਨਗੇ ਵੀ ਕੀ

ਇਨ ਇਹ ਕੀ ਪਤਾ ਲੱਗਦਾ ਕੀ ਇਹ ਛੇ ਮਹੀਨੇ ਚੱਲੇ ਸਾਲ ਚੱਲੇ

ਅੱਛਾ ਫੇਰ ਹੋਰ ਕੀ ਕਰਦੇ ਹੁਨੇ ਓ ਦੀਦੀ ਘਰੇ ਬਿਹ ਕੇ ਮਤਲਬ ਹੋਰ